ਜਿਹਦੇ ਵੀ ਨਾਲ ਉਰਲੇ ਪਾਸੇ ਬਾਹਰ ਇੱਕ ਖੰਭਾ ਲੱਗਿਆ ਹੈ ਖੰਭਾ ਦੇ ਉੱਤੇ ਟ੍ਰਾਂਸਫਾਰਮਰ ਲੱਗਿਆ ਹੋਇਆ ਹੈਗਾ।

ਤੇ ਨਾਲ ਹੀ ਇੱਕ ਬਹੁਤ ਸੋਹਣੀ ਹਰੇ ਰੰਗ ਦੀ ਬੇਲ ਓਹਦੇ ਉੱਤੇ ਚੜ੍ਹੀ ਹੋਈ ਹੈਗੀ ਤੇ ਇੱਧਰਲੇ ਪਾੱਸੇ ਨਾਲ ਵੀ ਇੱਕ ਬਹੁਤ ਸੋਹਣਾ ਗੁਲਦਸਤਾ ਪਿਆ ਹੈ।

ਇਹ ਕਿਸੇ ਸ਼ਹਿਰ ਦੇ ਬਾਜ਼ਾਰ ਦੀ ਤਸਵੀਰ ਨਜ਼ਰ ਆ ਰਹੀ ਹੈਗੀ ਜਿਹਦੇ ਉੱਪਰ ਇੱਕ ਸੜਕ ਨਜ਼ਰ ਆ ਰਹੀ ਹੈਗੀ ਸ਼ਾਇਦ ਲੱਗਦਾ ਵੀ ਇਹ ਸੜਕ ਦੇ ਉੱਪਰ ਹੈ ਵੀ ਵਾਹਨ ਅੱਗੇ ਜਾਣਾ ਮਨਾ।

ਇਹ ਕਿਸੇ ਕਿਸਾਨ ਦੇ ਖੇਤ ਦੀ ਫੋਟੋ ਨਜ਼ਰ ਆ ਰਹੀ ਹੈਗੀ ਜਿੱਥੇ ਕਿਸਾਨ ਮਸ਼ੀਨਰੀ ਦੇ ਨਾਲ ਆਪਣੀ ਫਸਲ ਨੂੰ ਕੱਢ ਰਿਹਾ ਹੈਗਾ।

ਪੀਲੇ ਰੰਗ ਦੀ ਕਲੀ ਕੀਤੀ ਹੋਈ ਹੈਗੀ ਤੇ ਦੋ ਗ੍ਰੀਨ ਰੰਗ ਦੇ ਛੋਟੇ ਬਲਵ ਵੀ ਉੱਪਰ ਲੱਗੇ ਹੋਏ।

ਤੇ ਇਹ ਜੀ ਲੱਗਦਾ ਓਪਨਿੰਗ ਹੋਣੀ ਹੋਈ ਲੱਗਦੀ ਹ ਕਿਉਂਕਿ ਉੱਤੇ ਗੁਬਾਰੇ ਲੱਗੇ ਪਏ ਨੇ ਨੀਲੇ ਰੰਗ ਦੇ ਲਾਲ ਰੰਗ ਦੇ।

ਇਹ ਤਿੰਨ ਚਾਰ ਔਰਤਾਂ ਕੁੱਛ ਖਾਣ ਵਾਸਤੇ ਖੜੀਆਂ ਨੇਗੀਆਂ ਇੱਕ ਦਾ ਔਰਤ ਦਾ ਮੂੰਹ ਪਰਲੇ ਪਾਸੇ ਆ ਜਿਹਨੇ ਕਾਲੀ ਸਾੜੀ ਪਾਈ ਹੋਈ ਹੈਗੀ।

ਤੇ ਕੁਛ ਕਰਮਚਾਰੀ ਖੜੇ ਨੇ ਤੇ ਕੁਝ ਲੋਕ ਖੜੇ ਨੇ ਇਹਦੀ ਬਿਲਡਿੰਗ ਉਥੇ ਪੀਲੇ ਰੰਗ ਦਾ ਕਲਰ ਕੀਤਾ ਤੇ ਨੀਲੇ ਰੰਗ ਦੀ ਪੱਟੀ ਲੱਗੀ ਹੋਈ ਹੈ।

ਤੇ ਆ ਸਾਹਮਣੇ ਇੱਕ ਨੀਲੇ ਲਾਲ ਜੇ ਰੰਗ ਦਾ ਬ੍ਰਾਊਨ ਬ੍ਰਾਓ ਬੋਰਡ ਲੱਗਿਆ ਹੋਇਆ ਹੈਗੈ ਇਹਦੇ ਤੇ ਸ਼ਾਇਦ ਕੁਝ ਲਿਖਿਆ ਹੋਵੇ ਇਧਰ ਆ ਕੁਛ ਤਸਵੀਰਾਂ --

ਤੇ ਦੁਕਾਨ ਦੇ ਅੰਦਰ ਕਈ ਪ੍ਰਕਾਰ ਦੇ ਟਾਇਰ ਪਏ ਹੋਏ ਨੇ ਤੇ ਬਾਹਰ ਇੱਕ ਪੀਲੇ ਰੰਗ ਦਾ ਬੋਰਡ ਪਿਆ --

ਇਹ ਇੱਕ ਖੇਤ ਦੀ ਤਸਵੀਰ ਨਜ਼ਰ ਆ ਰਹੀ ਹੈ ਜੀਹਦੇ ਵਿੱਚ ਲਗਦਾ ਹੈ ਵਈ ਫਲਦਾਰ ਬੂਟੇ ਲਾਏ ਹੋਏ ਨੇਂ ਬਹੁਤ ਵਧੀਆ।

ਤੇ ਵੱਟਾਂ ਉੱਤੇ ਹਰੇ ਰੰਗ ਦਾ ਘਾਹ ਹੋਇਆ ਤੇ ਪਿੱਛੇ ਬਹੁਤ ਸੋਹਣੀ ਗਰੀਨਰੀ ਹੋਈ-ਹੋਈ ਏ ਵੱਡੇ-ਵੱਡੇ ਦਰਖਤ ਬਹੁਤ ਸੋਹਣੇ ਲੱਗੇ ਹੋਏ ਨੇ।

ਇਹ ਜੀ ਕਿਸੇ ਰੈਸਟੋਰੈਂਟ ਦਾ ਹਾਲ ਨਜ਼ਰ ਆ ਰਿਹਾ ਹੈਗਾ ਜਿਹਦੇ ਵਿੱਚ ਸੱਤ ਮੇਜ ਲੱਗੇ ਹੋਏ ਨੇ ਤੇ ਉਹਦੇ ਦੁਵਾਲੇ ਕੁਰਸੀਆਂ ਰੱਖੀਆਂ ਹੋਈਆਂ ਨੇ ਗੀਆਂ।

ਤੇ ਵੱਡੇ ਵੱਡੇ ਪੋਟ ਰੱਖੇ ਹੋਏ ਨੇ ਚਿੱਟੇ ਰੰਗ ਦੇ ਉਹਦੇ ਵਿੱਚ ਬਹੁਤ ਸੋਹਣੇ ਫੁੱਲ ਰੱਖੇ ਹੋਏ ਨੇ।

ਇਹ ਜੀ ਕੋਈ ਗਿਫ਼ਟ ਆਈਟਮ ਦੀ ਆ ਦੁਕਾਨ ਨਜਰ ਆ ਰਹੀ ਹੈਗੀ ਜਿਹਦੇ ਵਿੱਚ ਬਹੁਤ ਸਾਰੇ ਦੇਵੀ ਦੇਵਤੇਆਂ ਦਿਆਂ ਫੋਟੋਆਂ ਨਜਰ ਆ ਰਹੀਆਂ ਨੇਂ।